ਬਲੈਨਡਰ ਟਿਊਟੋਰਿਅਲ ਵਿਚ ਤੁਹਾਡਾ ਜੀ ਆਇਆ ਨੂੰ
ਇਸ ਟਿਊਟੋਰਿਅਲ ਵਿਚ ਬਲੈਨਡਰ 259ਬਲੈਂਡਰ259 ਦੇ ਹਾਰਡਵੇਅਰ ਅਤੇ ਵਿਸ਼ੇਸ਼ ਵਿਵਰਨ ਬਾਰੇ ਜਾਣਾ ਗੇ
ਇਹ ਲਿਖਤ ਰੂਪ ਚਿਰਾਗ ਰਮਨ ਵਲੋ ਲਿਖੀ ਗਈ ਹੈ
ਸੱਬ ਤੋ ਪਹਿਲਾਂ ਅਸੀ ਬਲੈਨਡਰ ਦੀ ਅਫ਼ਿਸ਼ਲ ਵੈੱਬਸਾਇਟ ਤੋ ਪੜ੍ਹਦੇ ਹਾਂ ਕੇ ਕਿਸ ਕਿਸਮ ਦੇ ਹਾਰਡਵੇਅਰ ਦੀ ਜਰੂਰਤ ਹੈ
ਹੁਣ ਇਨਟਰਨੈੱਟ ਬ੍ਰਊਜ਼ਰ ਖੋਲੋ
ਮੈਂ ਫਾਇਅਰ ਫੌਸਕ 309ਫਾਇਰਫੌਕਸ09 ਵਰਤ ਰਿਹਾ
ਅਡਰੈੱਸ ਬਾਕਸ ਵਿਚ wwwblenderorg ਟਾਇਪ ਕਰੋ ਅਤੇ ਐਂਟਰ ਦਬਾਓ
ਹੁਣ ਤੁਸੀ ਬਲੈਨਡਰ ਦੀ ਆਫਿਸ਼ਿਅਲ ਵੈੱਬਸਾਇਟ ਤੇ ਹੋ
ਸੌਖੀ ਵਰਤੋ ਲਈ ਸਿਸਟਅਮ ਰਿਕੁਆਇਅਰਮੈਟ ਪੇਜ਼ ਪਹਿਲਾ ਹੀ ਲੋਡ ਕਰ ਦਿਤਾ ਹੈ
ਬਲੈਨਡਰ ਇਕ ਫਰੀ ਅਤੇ ਖੁਲਾ ਸੋਮਾ ਹੈ
ਬਲੈਨਡਰ 259 ਲਗ ਭਗ ਸਾਰੇ ਸਿਸਟਅਮ ਤੇ ਚਲ ਸਕਦਾ ਹੈ
ਇਸ ਟਿਊਟੋਰਿਅਲ ਲਈ ਮੈਂ ਵਿਨਡੋ ਐਕਸ ਪੀ ਵਰਤ ਰੇਹਾਂ ਹਾਂ
ਬਲੈਨਡਰ ਦਾ ਹਰ ਹਿੱਸਾ ਕੰਪਿਊਟਰ ਹਾਰਡਵੇਅਰ ਤੇ ਨਿਰਭਰ ਹੈ
ਇਕ ਤੇਜ਼ ਸੀਪੀਯੂ ਅਤੇ ਜਿਆਦਾ ਰੈਮ ਰੈਂਡਰਿਗ ਸਪੀਡ ਵਿਚ ਮਦਦ ਕਰਦੇ ਹਨ
ਹਾਲਾ ਕੇ ਬਲੈਨਡਰ ਇੰਟਰਫੇਸ ਵਿਊਪੁਆਇੰਟ ਐਂਡ ਰੀਅਲ ਟਾਈਮ ਈਨ੍ਜਨ ਦੀ ਸਪੀਡ ਗ੍ਰਾਫਿਕ ਕਾਰਡ ਦੀ ਸਪੀਡ ਤੋ ਪ੍ਰਭਾਵਿਤ ਹੋੱਦੀ ਹੈ
ਵੱਡੀ ਵੀਡੀਓ ਫਾਈਲ ਲਈ ਤੇਜ਼ ਅਤੇ ਵੱਡੀ ਹਾਰਡ ਡਰਾਇਵ ਕੰਮ ਦੀ ਰਫਤਾਰ ਤੇਜ਼ ਕਰ ਦਿੰਦੀ ਹੈ
ਜਿਵੇ ਤੁਸੀ ਦੇਖ ਸਕਦੇ ਹੋ ਕੇ ਬਲੈਨਡਰ ਸੰਸਥਾ 3 ਹਾਰਡਵੇਅਰ ਦੀ ਵਰਤੋ ਬਾਰੇ ਦਸਦੇ ਹਨ
ਘੱਟਵੱਦੀਆ ਅਤੇ ਪ੍ਰੋਡਕਸ਼ਨ ਲੇਵਲ
ਬਲੈਨਡਰ ਨੂੰ ਚਲਾਓੁਣ ਲਈ ਘੱਟ ਤੋ ਘੱਟ ਜਰੂਰੀ ਹਾਰਡਵੇਅਰ ਇਹ ਹਨ
1 ਗ਼ਜ਼ ਸਿੰਗਲ ਕੋਰ ਸੀਪੀਯੂ 512 ਐਮਬੀ ਰਾਮ 1024 x 768 ਪੀਐਕਸ ਡਿਸਪਲੇਅ ਵਿਥ 16 ਬਿਟ ਕਲਰ 3 ਬਟਨ ਮਾਉਸ ਓਪਨ ਜੀਐੱਲ ਗ੍ਰਾਫਿਕਸ ਕਾਰਡ ਵਿਥ 64 ਐਮਬੀ ਰਾਮ ਸਬ ਤੋ ਵਦੀਆ ਹਾਰਡਵੇਅਰ ਲਈ
2 ਗ਼ਜ਼ ਦੁਆਲ ਕੋਰ ਸੀਪੀਯੂ 2 ਜੀਬੀ ਰਾਮ 1920 x 1200 ਪੀਐਕਸ ਡਿਸਪਲੇਅ ਵਿਥ 24 ਬਿਟ ਕਲਰ 3 ਬਟਨ ਮਾਉਸ ਓਪਨ ਜੀਐੱਲ ਗ੍ਰਾਫਿਕਸ ਕਾਰਡ ਵਿਥ 256 ਓਰ 512 ਐਮਬੀ ਰਾਮ ਪ੍ਰੋਡਕਸ਼ਨ ਲੇਵਲ ਜਰੂਰੀ ਹਾਰਡਵੇਅਰ ਲਈ
64 ਬਿਟਸ ਮਲਟੀ ਕੋਰ ਸੀਪੀਯੂ 8 16 ਜੀਬੀ ਰਾਮ ਤਵੋ ਟਾਈਮਜ਼ 1920 x 1200 ਪੀਐਕਸ ਡਿਸਪਲੇਅ ਵਿਥ 24 ਬਿਟ ਕਲਰ 3 ਬਟਨ ਮਾਉਸ ਟੈਬਲੇਟ ਓਪਨ ਜੀਐੱਲ ਗ੍ਰਾਫਿਕਸ ਕਾਰਡ ਵਿਥ 1 ਜੀਬੀ ਰਾਮ ਅਤੀ ਫਾਇਰਗਲ ਓਰ ਨਵੀਦੀਆ ਕੁਆਡਰੋ ਦਿੱਤੇ ਹੋੲ ਲੇਵਲ ਤੋ ਨਿਸ਼ਚਿੰਤ ਹੋਣ ਲਈ ਸਾਨੂੰ ਆਪਣੇ ਕੰਪਿਊਟਰ ਦੀ ਰੂਪ ਰੇਖਾ ਦੇਖਨੀ ਜਰੂਰੀ ਹੈ
ਬਰੋਜ਼ਰ ਵਿੰਡੋ ਨੂੰ ਮਿਨੀਮਾਇਜ਼ ਕਰੋ
ਕੰਟਰੋਲ ਪੈਨਲ ਵਿਚ ਜਾਓ ਸਿਸਟਮ ਆਇਕਨ ਤੇ ਦੋ ਵਾਰ ਕਲਿਕ ਕਰੋ
ਹੁਣ ਤੁਸੀ ਆਪਣੇ ਕੰਪਿਊਟਰ ਦੀ ਮੌਜੂਦਾ ਸਪੈਸੀਫਿਕੇਸ਼ਨ ਦੀ ਤੁਲਨਾ ਬਲੈਨਡਰ ਦੇ ਹਾਰਡਵੇਅਰ ਰਿਕੁਇਰਮੈਂਟ ਨਾਲ ਕਰੋ
ਜਿਆਦਾਤਰ ਵਿੰਡੋ ਆਪਰੇਟਿੰਗ ਸਿਸਟਮ 32 ਓਰ 64 ਬਿਟ ਹੁੰਦੇ ਹਨ
ਪਰ ਮੈਂ ਵਿੰਡੋ 32 ਬਿਟ ਵਰਤ ਰਿਹਾ
ਟਰਸ 32 ਬਿਟ ਅਤੇ 64 ਬਿਟ ਇਹ ਦਸਦੇ ਹਨ ਕੇ ਕੰਪਿਊਟਰ ਕਿਵੇ ਇਨਵਰਮੇਸ਼ਨ ਨੂੰ ਹੈਂਡਲ ਕਰਦਾ ਹੈ
64 ਬਿਟ ਵਿੰਡੋ ਵਰਜ਼ਨ 32 ਬਿਟ ਦੇ ਸਿਸਟਮ ਤੋ ਜਿਆਦਾ ਰੈਮ ਨੂੰ ਅਸਾਨੀ ਨਾਲ ਇਸਤੇਮਾਲ ਕਰ ਸਕਦੀ ਹੈ
ਅਗਰ ਤੁਸੀ ਨਵਾ ਕੰਪਿਊਟਰ ਬਲੈਨਡਰ ਲਇ ਖਰੀਦਨਾਂ ਚਹੁਦੇ ਹੋ ਤਾਂ ਇਹ ਬਹੁਤ ਵੱਦੀਆ ਰਹੇਗਾ ਕੇਤੁਸੀ ਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂ
ਬਲੈਂਡਰ ਗੁਰੂ com ਥੇ ਅਲਟੀਮੇਟ ਗਾਈਡ ਟੋ ਬਾਇੰਗ a ਕੰਪਿਊਟਰ ਫੋਰ ਬਲੈਂਡਰ ਨੂੰ ਇਕ ਵਾਰ ਚੈਕ ਕਰ ਲਵੋ
ਇਹ ਸਾਇਟ ਤੁਹਾਨੂੰ ਆਪਰੇਟਿੰਗ ਸਿਸਟਮ ਸੀਪੀਯੂ ਰਾਮ ਗ੍ਰਾਫਿਕਸ ਕਾਰਡ ਕੇਸ ਅਤੇ ਹਾਰਡ ਡ੍ਰਾਈਵ ਬਾਰੇ ਗਾਇਡ ਕਰ ਸਕਦੀ ਹੈ
ਇਸ ਦੇ ਨਾਲ ਹਾਰਡਵੇਅਰ ਰਿਕੁਆਇਰਮੈਂਟ ਬਲੈਨਡਰ ਨੂ ਚਲਾਓੁਣ ਦੇ ਲਈ ਖਤਮ ਹੁੰਦਾ ਹੈ
ਇਹ ਟਿਊਟੋਰਿਅਲ ਪ੍ਰੋਜੈਕਟ ਓਸਕਾਰ ਵਲੋ ਬਣਾਇਆ ਗਇਆave ਹੈ ਨੈਸ਼ਨਲ ਮਿਸ਼ਨ ਓਨ ਐਡੂਕੇਸ਼ਨ
ਆਈਸੀਟੀ ਵਲੋ ਇਸ ਦੇ ਸਹਾਇਤਕਰਤਾ ਹਨ
ਹੋਰ ਸਹਾਇਤਾ ਲਈ oscariitbacਇਨ ਅਤੇ spoken tutorialorgnmeict ਇੰਟਰੋ ਤੋ ਲੈ ਸਕਦੇ ਹੋ
ਸਪੋਕਨਟਿਊਟੋਰਿਅਲ ਪਰੋਜੈਕਟSpoken ਟਿਊਟੋਰੀਅਲ ਪ੍ਰੋਜੈਕਟ ਟੀਸ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਦੇ ਹੋਏ ਵਰਕਸ਼ਾਪ ਦਾ ਸੰਚਾਲਨ ਕਰਦੀ ਹੈ ਆਨਲਾਈਨ ਟੇਸਟ ਪਾਸ ਕਰਨ ਵਾਲਿਆਂ ਨੂ ਸਰਟੀਫਿਕੇਟ ਦਿੱਤੇ ਜਾਂਦੇ ਹਨ
ਹੋਰ ਜਾਣਕਾਰੀ ਲਈ ਸੰਪਰਕ ਕਰੋ contactspoken tutorialorg
ਤੁਹਾਡਾ ਧੰਨਵਾਦ ਸਾਡੇ ਨਾਲ ਜੁੜਨ ਲਈ
ਅਮਰਿੰਦਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ